ਹਾਂ ਕਈ ਵਾਰੀ ਇੱਦਾਂ ਵੀ

TV ਦੀ cable ਵੱਲ ਦੇਖ ਕੇ ਕਿ ਅੱਧ ਵਿੱਚ ਹੀ serial ਨੂੰ ਛੱਡ ਦਿੰਦੇ ਨੇ ਉਸ time ਬੜਾ mood ਖ਼ਰਾਬ ਹੋ ਜਾਂਦਾ ਹੈ

ਨੀ ਹੈਗਾ ਜੇ ਹੁਣ ਜਰੂਰੀ ਨੀ ਹੈਗਾ ਜੇ ਆਪਾਂ ਵੀ TV ਤੇ ਆਪਾਂ ਨੂੰ ਅੱਧ ਵਿੱਚ ਛੱਡ ਦਿੰਦੇ ਆ ਜਰੂਰੀ ਨੀ ਹੈਗਾ ਹੁਣ ਆਪਾਂ ਜਦੋਂ phone ਤੇ APP download ਕੀਤੀ ਹੋਈ ਐ ਉਹਦੇ ਵਿੱਚ

ਠੀਕ ਗੱਲ ਐ ਮੈਂ ਵੀ ਇੱਕ ਮੈਂ ਵੀ ਇੱਕ serial TV ਤੇ ਦੇਖਦੀ ਸੀਗੀ ਤੇ ਉਹ

ਉਹ ਅਹ ਅਹ ਦੇਖਦੀ ਆ ਮੈਂ ਅਹ ਉਹ ਸਈ ਜਿਸ ਜਿਸ ਵਿੱਚ ਸਈ ਹੁੰਦੀ ਐ

ਤੇ ਵਿਰਾਟ ਵਾਲਾ ਉਹਦਾ ਨਾਮ ਕੀ ਏ ਕਿਹਦਾ ਜੀ ਉਹਦੀ wife ਦਾ ਨਹੀਂ ਨਹੀਂ ਸਹੀ ਤੇ ਵਿਰਾਟ ਵਾਲਾ serial ਦਾ ਨਾਮ ਕਿ ਸੀਗਾ ਗੁੰਮ ਹੋ ਕਿਸੀ ਕੇ ਪਿਆਰ ਮੇ ਹਾਂ ਗੁੰਮ ਹੋ ਕਿਸੀ ਕੇ ਪਿਆਰ ਮੇ ਉਹ ਵਾਲਾ serial ਮੈਂ

ਹੀ ਸੋਨੀ ਆ ਮੈਨੂੰ ਉਹਦੇ ਬਿੰਨਾ ਨੀਂਦ ਨਹੀਂ ਆਂਦੀ ਹੈਗੀ

ਸਟੋਰੀਆਂ ਦਾ ਕੋਈ ਵੀ ਭਾਗ ਛੱਡ ਨੀ ਸਕਦੀ ਹੈਗੀ

ਹਮ serial ਤਾਂ ਇੱਦਾਂ ਦੀ ਚੀਜ਼ ਐ ਕਿ ਇਹਨੂੰ ਦੇਖਣ ਲੱਗ ਜਿਏ ਤਾਂ ਫਿਰ ਇਦਾਂ ਲੱਗਦਾ ਕਿ serial ਆਪਣੀ life

ਇਹਦੀ ਕਹਾਣੀ ਵੀ ਬਹੁਤ ਵਧੀਆ ਇਹਦੇ ਵਿੱਚ ਵੀ ਜਿਹੜਾ ਵਿਰਾਟ ਹੁੰਦਾ ਐ ਉਹ ਪਿਆਰ ਕਰਦਾ ਹੁੰਦਾ ਐ ਸਹੀ ਦੇ ਨਾਲ ਸ਼ੁਰੂ ਤੋਂ ਇਹਨਾ ਦੀ ਕੋਈ ਜਿਆਦਾ ਅਣਬਣ ਹੁੰਦੀ ਸੀਗੀ ਪਹਿਲਾਂ

ਫੇਰ ਬਾਅਦ ਵਿੱਚ ਹੁਣ ਫੇਰ ਹੁਣ ਲੱਗ ਗਏ ਆਪਸ ਵਿੱਚ ਹੁਣ ਵਿਰਾਟ ਚਾਹੁੰਦਾ

ਮੈਂ ਉਹਨੂੰ ਆਪਣੇ ਸਿਆਹੀ ਨੂੰ ਆਪਣੇ ਘਰ ਲੈ ਕੇ ਆਵਾ ਤੇ ਸਈ ਉਹਦੇ

ਫੇਰ ਵਿਰਾਟ ਨੂੰ ਇਹ ਐ ਕਿ ਮੈਂ ਕਿਸੇ ਤਰ੍ਹਾਂ ਹੁਣ ਮੈਨੂੰ ਮਤਲਬ ਕਿ ਉਹਨੂੰ

ਵਧੀਆ ਲੱਗਦੀ ਐ ਉਹ ਆਪਣੀ wife ਨੂੰ ਇੰਨਾ ਨੀ ਕਰਦਾ ਹੈਗਾ ਵਿੱਚ ਉਹਨੂੰ ਪਿਆਰ ਕਰਦਾ ਸੀਗਾ ਤਾਂ ਕਰਕੇ

ਇਹ ਤੁਸੀਂ ਸ਼ਾਮ ਨੂੰ ਮਤਲਬ ਕਿ ਫੋਨ ਤੇ ਤਾਂ ਜਿਹੜੇ ਮਰਜੀ time ਦੇਖ ਲੋ ਕੋਈ ਚੱਕਰ ਨੀ ਹੈਗਾ ਦਿਨ ਚ ਵੀ ਆਪਾਂ ਵੇਖ ਸਕਦੇ ਆ ਰਾਤ ਵੀ ਵੇਖ ਸਕਦੇ ਆ

download ਕਰਦੇ ਆ ਤੁਸੀਂ ਮੈਨੂੰ APP ਦੱਸ ਰਹੇ ਹੋ ਕੇ ਮੈਂ ਆਪਣੇ phone ਦੇ ਵਿੱਚ download ਕਰ ਲੂੰਗੀ

ਉਹ ਜਦੋਂ ਆਟੋ ਆਟੋ ਕਰਦੇ ਹੁੰਦੇ ਨੇ ਮੈਨੂੰ ਉਹਦੋ ਬਹੁਤ ਉਹ ਹੁੰਦਾ ਕੇ ਹਾਂ ਕਿੱਦਾਂ ਉਹਦਾ ਨਾਮ ਲਈ ਜਾ ਰਹੇ ਨੇ ਆਟੋ ਅੱਛਾ ਅਹ ਹੁਣ ਤਾਂ ਮੈਨੂੰ ਇੱਦਾਂ ਹੁੰਦਾ ਕਿ ਮੈਂ ਦੇਖਾ ਪਰ ਉਸ time ਮੈਂ ਕੁੱਝ ਕੰਮ ਚ busy ਹੁੰਨੀ ਆ ਅੱਛਾ ਜੀ ਉਹ ਉਹਦਾ ਕੋਈ ਚੱਕਰ ਨੀ ਉਹ ਤਾਂ ਆਪਾਂ ਜਿਹੜੇ ਮਰਜੀ time ਦੇਖ ਸਕਦੇ ਆ

ਹੋਰ ਤੁਸੀਂ ਕੋਈ ਹੋਰ serial

ਦੱਸੋ ਅਹ ਤੁਸੀਂ ਓ ਦੱਸੋ ਕੋਈ ਹੋਰ serial ਦੇ ਬਾਰੇ ਮੈਨੂੰ ਕੁੱਝ ਦੱਸੋ ਮੈਂ ਵੀ ਦੇਖਣਾ ਚਾਉਣੀ ਆ ਨਾ ਮੈਂ ਮੈਂ ਹੁਣ ਮੈਂ ਕੁੱਝ time free ਹੁੰਨੀ ਆ ਤੇ ਮੈਂ ਸੋਚਦੀ ਆ ਕਿ ਮੈਂ ਵੀ serial

ਜਿਹੜੇ serial ਦੀ ਤੁਸੀਂ ਗੱਲ ਕਰਦੇ ਪਏ ਸੀ ਅਹ ਤੇਰੀ ਮੇਰੀ ਡੋਰੀਆਂ ਉਹ serial ਵੀ ਬਹੁਤ ਵਧੀਆ ਐ ਵੀ ਕੁੜੀ ਉਹ ਮੁੰਡੇ ਨਾਲ ਧੋਖਾ ਕਰ ਜਾਂਦੀ ਐ ਪਰ ਜਿਹੜਾ ਹੁਣ ਜਿਹੜੇ ਮੁੰਡੇ ਨੂੰ ਕੁੜੀ ਪਿਆਰ ਹੀ ਨਹੀਂ ਕਰਦੀ ਮੁੰਡਾ ਉਹਨੂੰ ਪਿਆਰ ਕਰਦਾ ਉਹ ਕੁੜੀ ਦਾ ਹੀ ਉਹਦੇ ਨਾਲ ਵਿਆਹ ਹੋ ਜਾਣਾ ਹੁਣ ਤੁਸੀਂ ਵੇਖਿਉ ਗਾਹ ਵਾਲੇ ਭਾਗ ਚ ਇਹੀ ਦਿਖਾਉਣਾ ਅੱਛਾ ਜਿੰਨੇ ਜਿਹੜੀ ਕੁੜੀ ਨੇ ਸਿਹਰਾ ਤਿਆਰ ਕੀਤਾ ਸੀ ਉਹਦਾ

ਹਾਂ ਮੈਨੂੰ ਉਹ ਵੀ serial ਬਹੁਤ ਵਧੀਆ ਲੱਗਿਆ ਸੀਗਾ ਕਿਉਂਕਿ ਉਸ serial ਦਾ ਮੈਨੂੰ ਨਾਮ ਨੀ ਸੀ ਪਤਾ ਲੱਗਿਆ ਹੈਗਾ ਮੈਂ ਫਟਾਫਟ

ਪਰ ਮੈਨੂੰ ਫੇਰ ਉਸ ਦਿਨ ਦਾ ਈ ਇਹ ਸੀਗਾ ਕਿ ਮੈਂ ਤੁਹਾਨੂੰ ਪੁੱਛਾਗੀ ਉਹ serial ਬਾਰੇ ਵੀ

ਹਮ ਵੀ ਬਹੁਤ ਵਧੀਆ interesting ਕਹਾਣੀ ਐ ਪਰ ਜੋ ਉਹਦੀ ਮਾਂ ਚਾਹੁੰਦੀ ਸੀ ਮੇਰੀ ਬੇਟੀ ਦਾ ਵੱਡੇ ਘਰ ਚ ਵਿਆਹ ਹੋਵੇ ਰਾਜ ਕਰੇ ਪਰ ਉਹ ਕੁੜੀ ਉੱਦਾਂ ਨਹੀਂ ਚਾਹੁੰਦੀ

ਸੀਗੀ ਵੀ ਮੈਂ ਵੱਡੇ ਘਰ ਚ ਜਾਵਾ ਪਰ ਉਹ ਕੁੜੀ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਐ ਹੈ ਤੇ ਉਹ ਉਸੇ ਦਾ ਈ ਭਾਈ ਐ ਭੂਆ ਦਾ ਮੁੰਡਾ ਮਤਲਬ ਕਿ ਉਸਦੇ ਅੱਛਾ ਅੱਛਾ ਹਾਂ ਉਹਨਾ ਦੇ ਘਰੇ ਰਿਸ਼ਤੇਦਾਰੀ ਵੀ ਸੀ

ਪਰ ਹਾਂਜੀ ਪਰ ਹੁਣ ਉਹ ਜਿਹੜੀ ਕੁੜੀ ਨਾਲ ਸਾਹਿਬਾ ਨਾਲ ਉਹਦਾ ਵਿਆਹ ਹੋਣ ਲੱਗਾ ਅੰਗਦ ਦਾ

ਤੈਨੂੰ ਛੱਡ ਕੇ ਚਲੀ ਗਈ ਹਨਾ ਮੰਡਪ ਚ ਬੈਠੀ ਨੂੰ

ਹਾਂਜੀ ਹਾਂਜੀ ਫੇਰ ਉਹਦੀ ਭੈਣ ਨੂੰ ਉਹਦੀ ਜਗ੍ਹਾ ਬੈਠਣਾ ਪਿਆ ਸੀ

ਹਾਂ ਉਹ ਕੁੜੀ ਕਹਿੰਦੀ ਮੈਂ ਨੀ ਕਰਵਾਨਾ ਵੀ ਧੋਖਾ ਵਿਆਹ ਨੀ ਮੈਂ ਕਰਾਉਣਾ ਹੈਗਾ ਤਦ ਕਿਆ ਕਹਿੰਦੇ ਮੁੰਡਾ ਈ ਜਿੱਦ ਰਹੀ ਕਹਿੰਦਾ ਹੁਣ ਕਹਿੰਦਾ ਵੱਡੇ ਘਰ ਚ ਕਹਿੰਦਾ ਰਿਸ਼ਤਾ ਜੋੜਣ ਦਾ ਨਤੀਜਾ ਤਾਂ ਭੁਗਤਨਾ ਹੀ ਪੜੇਗਾ ਆਪਕੋ ਹਾਂ ਉਹ ਕਾਫੀ

ਵੱਡਾ ਘਰ ਐ ਤਾਂ ਉਹ ਕੁੜੀਆਂ ਬੱਸ ਆਪਣਾ ਕੀ ਮਤਲਬ ਕਿ ਕੰਮ ਕਰਕੇ ਹੀ ਉਹ ਕਰਦੀਆਂ ਨੇ ਗੁਜਾਰਾ ਕਰਦੀਆਂ

ਪਰ

ਮੰਮੀ ਮਤਲਬ ਹਾਂਜੀ ਦੱਸੋ ਆਟੋ ਆਟੋ ਵਾਲੇ ਦੀ ਗੱਲ ਦੱਸੋ ਤੁਸੀਂ ਮੈਨੂੰ ਆਟੋ ਵਾਲੇ ਦੀ story ਮੈਂ ਪੂਰੀ ਸੁਨਣੀ ਐ

ਅੱਛਾ ਜੀ ਦਸਦੀ ਆ ਉਹਦੇ ਵਿਚ ਹੁਣ story ਦੇ ਅੱਗਲਾ ਮੋੜ ਇਹ ਹੋਣਾ ਵੀ ਮਤਲਬ ਕਿ ਚਿਰੀ ਚਾਉਂਦੀ ਐ ਕਿ ਮੈਂ ਹੁਣ ਇਹਦੀ ਸਚਾਈ ਸਭ ਦੇ ਸਾਮਨੇ ਲੈ ਕੇ ਆਉਗੀ ਇਮਲੀ ਦੀ

ਪਰ ਇਮਲੀ ਹੁਣ ਹਰੇਕ ਕਦਮ ਚਿਰੀ ਨੂੰ ਕਹਿੰਦੀ ਐ ਚਿਰੀ ਨੂੰ ਕਹਿੰਦੀ ਐ ਅਬ ਆਪ ਮੇਰਾ ਕੁੱਛ ਨੀ ਬਿਗਾੜ ਸਕਦੇ ਹੁਣ ਕਿਉਂਕਿ ਮੈਂ ਤੇਰੇ ਹਰੇਕ ਕਦਮ ਚ ਇੱਕ number ਅੱਗੇ ਆ

ਹਾਂਜੀ ਹੁਣ ਇਹ ਦਿਖਿਉ ਵੀ serial ਚ ਨਵਾ ਮੋੜ ਕਿਹੜਾ ਆਉਂਦਾ

ਤੁਸੀਂ ਕਿ ਚਾਉਂਦੇ ਓ ਕਿ ਕਿ ਹੋਣਾ ਚਾਹੀਦਾ ਅੱਗੇ ਇਹਦੇ ਵਿੱਚ ਤਾਂ ਜੀ ਹੁਣ ਦੇਖੀ ਚਲੋ ਗਾਹ ਗਾਹ ਤੇ ਇਹੀ ਦਿਖਾਣਾ ਵੀ ਮਤਲਬ ਕਿ ਇਮਲੀ ਦੀ ਇਮਲੀ ਨੇ ਖੁਦ ਈ ਇੱਦਾਂ ਦਾ ਕੁੱਝ ਕਰਨਾ ਵੀ ਜਿਦੇ ਨਾਲ ਚਿਰੀ ਖੁਦ ਹੀ ਆਪਣੀ ਸਚਾਈ ਸਭ ਦੇ ਸਾਹਮਣੇ ਦੱਸੂਗੀ

ਕਿ ਕਹਿੰਦੇ ਨੀ ਹੁੰਦੇ ਝੂਠ ਕਦੋਂ ਤੱਕ ਬੰਦਾ ਬੋਲੇ ਕਦੋਂ ਤੱਕ ਉੱਤੇ ਪੜਦੇ ਪੈਣ ਗੇ ਕਦੀ ਨਾ ਕਦੀ ਤਾਂ ਸੱਚ ਸਾਹਮਣੇ ਆਉਗਾ ਅੱਛਾ ਹਾਂ ਤੇ

ਇਮਲੀ ਦੀ ਇਮਲੀ ਦੀ family ਵਿੱਚ ਕੋਣ ਕੋਣ ਐ ਇਮਲੀ ਦੀ family ਚ ਮਤਲਬ ਕਿ ਉਹਦੇ ਮੰਮੀ ਪਾਪਾ ਤਾਂ ਹੈ ਨੀ

ਹਾਂਜੀ ਤੇ ਉਹਦੀ ਭੈਣ ਐ ਬੱਸ ਚਿਰੀ ਵੱਡੀ sister ਇੱਕ ਆਟੋ ਦੇ ਘਰੇ ਜਿਹੜੀਆਂ ਦੋ ਸੀਗੀਆਂ ਉਹ ਕੋਣ ਨੇ ਆਟੋ ਦੇ ਘਰੇ ਮਤਲਬ ਕਿ ਆਟੋ ਦੇ ਘਰੇ ਤਾਂ ਸਿਰਫ ਉਹਦੇ ਮੰਮੀ ਪਾਪਾ ਨੇ

ਕਾਫੀ family ਐ ਵੱਡੀ ਆਟੋ ਦੀ ਹਾਂਜੀ ਆਟੋ ਦੀ family ਵੱਡੀ ਐ ਉਹ ਇਮਲੀ ਦੀ family ਨੀ ਵੱਡੀ ਹੈਗੀ

ਮਤਲਬ ਕਿ ਜਿੱਦਾਂ ਵੱਡੀ family ਹੋਣ ਦੇ ਬਾਵਜੂਦ ਵੀ ਉਹਦੀ ਜੇਠਾਣੀ ਉਹਦੇ ਨਾਲ ਕੁੱਛ ਇਦਾਂ ਦਾ ਕੁੱਝ ਕਰਦੀ ਹੋਏਗੀ ਧਿਆਨ ਨਾਲ ਕਰਦੀ

ਹਾਂਜੀ ਜਿਹੜੀ ਉਹਦੀ ਜੇਠਾਣੀ ਐ ਸਿਰਫ ਉਹ ਇਹ ਚਾਉਂਦੀ ਆ ਵੀ ਇਸ ਘਰ ਚ ਨਾ ਰਹੇ ਵੀ ਇਹ ਘਰ ਤੋਂ ਚਲੀ ਜਾਵੇ ਉਹ ਨੀ ਚਾਉਂਦੀ

life ਚ ਰਹੇ ਹਾਂਜੀ ਉਹ

serial ਦੇ ਵਿਚ ਇੱਕ ਆਮ ਤਰ੍ਹਾਂ ਦੀ ਕਹਾਣੀ ਹੁੰਦੀ ਐ ਨਾ ਜਿਹੜੀ ਦਰਾਣੀ ਜਠਾਣੀ ਹੁੰਦੀ ਐ ਉਹ ਇੱਕ ਦੂਜੇ ਤੋਂ jealousy ਕਰਦੀਆਂ ਨੇ

ਅੱਛਾ ਇਸ serial ਚ ਵੀ ਇਸੇ ਤਰ੍ਹਾਂ ਹੈਗਾ ਕਿ ਮਤਲਬ ਕਿ ਉਹਦੀ ਜਠਾਣੀ ਉਹਦੇ ਤੋਂ jealousy ਕਰ ਕੇ ਉਹਨੂੰ ਘਰੋ ਕੱਢਨਾ ਚਾਉਂਦੀ ਐ ਹਾਂ ਉਹ ਇਹ ਚਾਉਂਦੀ ਐ ਉਹਦੀ ਭੈਣ ਦੀ support ਕਰ ਰਹੀ ਐ ਚਿਰੀ ਦੀ ਪਰ ਉਹਨੂੰ ਚਿਰੀ ਨੂੰ ਇਹ ਨੀ ਪਤਾ ਹੈਗਾ ਵੀ ਜਿਹੜੀ ਉਹ ਮੇਰੀ support ਕਰ ਰਹੀ ਆ ਉਹ ਚਿਰੀ ਨੂੰ ਵੀ ਘਰ ਤੋਂ ਬਾਹਰ ਕੱਢਨਾ ਚਾਉਂਦੀ ਐ ਉਹ ਚਾਉਂਦੀ ਨੀ ਹੈਗੀ ਵੀ ਚਿਰੀ ਵੀ ਆਟੋ ਦੀ life ਚ ਆਵੇ ਉਹ ਦੋਨਾ ਭੈਣਾ

ਪਰ ਚਿਰੀ ਨੂੰ ਲੱਗਦਾ ਵੀ ਕਿਆ ਕਹਿਨੇ ਆ ਵੀ ਉਹਨਾ ਦੀ ਭਾਬੀ ਵੀ ਮੇਰੀ support ਕਰਦੀ ਐ ਪਰ ਉਹਦੀ support ਨਹੀਂ ਕਰਦੀ ਉਹਨੂੰ ਘਰ ਚੋ ਕੱਢਣਾ ਤੇ ਆਪਣਾ ਫਾਇਦਾ ਉਠਾ ਰਹੀ ਐ ਹਾਂ ਹਾਂ ਵੀ ਇਸੇ ਤਰ੍ਹਾਂ ਈ

ਮੈਂ ਵੀ ਰਾਤ ਦੇਖਿਆ ਸੀ ਉਹ ਦਰਾਣੀ ਜਠਾਣੀ ਹੀ ਜਠਾਣੀਆਂ ਈ

ਚੱਕ ਕੇ ਇਲਜਾਮ ਲੱਗ ਜਾਂਦਾ ਕਦੇ ਉਹਦੀ ਸਬਜੀ ਵਿੱਚ ਕੁੱਝ ਨਾ ਕੁੱਝ ਪਾ ਦਿਨੇ

ਹਾਂਜੀ ਆਪਾਂ ਕੋਈ ਵੀ serial ਦੇਖੋ ਕੋਈ ਵੀ serial ਚ ਜਰੂਰੀ ਨੀ ਹੈਗਾ ਵੀ ਉਹਦੇ ਵਿੱਚ ਮਤਲਬ ਕਿ ਲੜ੍ਹਾਈ ਨਾ ਹੋਵੇ ਹਰ ਇੱਕ serial ਚ ਕੋਈ ਨਾ ਕੋਈ problem ਜਰੂਰ ਹੁੰਦੀ ਐ ਹਾਂ ਫੇਰ ਆਪਾਂ ਨੂੰ ਦੇਖ ਦੇਖ ਕੇ ਕਦੇ ਕਦੇ ਇੱਦਾਂ ਵੀ ਲੱਗਦਾ ਕੇ ਹਾਈ ਇਹ ਕੁੱਝ ਆਪਾਂ real life ਚ ਇੱਦਾਂ ਹੀ ਚੱਲ ਰਿਹਾ ਅੱਜਕਲ ਹਾਂਜੀ ਇਹ ਤਾਂ ਜਰੂਰੀ ਐ ਇਹ ਮਤਲਬ ਆਪਣੇ ਦਿਮਾਗ ਤੇ ਗੱਲ ਆਉਂਦੀ ਜਰੂਰ ਐ